ਕਿਵੇਂ ਹੁੰਦਾ ਸੀਗਾ ਤੇ ਬੱਚੇ

ਉਹ ਪਾਣੀ ਵਾਰਦੀ ਹੈ ਓਦੋਂ ਉਹਦਾ scene ਤੇ ਮੈਨੂੰ ਇੰਨਾ ਵਧੀਆ ਲੱਗਦਾ ਵੀ

ਧੀ ਦਾ ਪਾਣੀ ਵਾਰਦੀ ਹੈ ਵੀ ਨਾਲੇ ਉਹਦਾ ਕੋਈ

ਪਤਾ ਨੀ ਹੁੰਦਾ ਇਹ story ਨੂੰ ਦੇਖ ਕੇ ਇੱਦਾਂ ਹੀ ਪਤਾ ਚਲਦਾ ਕੀ ਜੋ ਆਪਾਂ ਨਹੀ ਵੀ ਸੋਚਿਆ ਉਹ ਵੀ ਹੋ ਜਾਂਦਾ ਵੀ ਜਿਹੜਾ ਨੂੰ ਲੱਗਦਾ ਵੀ ਦੁਬਾਰਾ ਆਪਾਂ ਨੂੰ ਨਹੀ ਮਿਲਣਾ ਹੈਗਾ ਜਿੱਦਾਂ ਇਹ story ਕਦੇ ਲੋਕ

ਜੁਦਾ ਹੋ ਜਾਂਦੀਆਂ ਦੋਨੋ ਜਾਣੀਆ ਫ਼ੇਰ ਬਾਅਦ ਫਿਰ ਮਿਲ

ਹਾਂ ਸ਼ਰੀਰ ਹੋ ਜਾਂਦਾ ਰੂਹਾਂ ਤੇ ਜੁੜੀਆਂ ਹੀ ਰਹਿੰਦੀਆਂ ਕਿਤੇ ਨਾ ਕਿਤੇ ਤਾਂ ਦਿਲ ਮਿਲਿਆ ਹੀ ਰਹਿੰਦਾ

ਬਾਰ ਬਾਰ ਮਨ ਕਰਦਾ ਬਿਲਕੁਲ ਵੀ ਇੱਦਾਂ ਨੀ ਹੈਗਾ ਵੀ ਵੀ ਮਨ ਮਤਲਬ ਏਵੇਂ ਹੋਵੇ ਵੀ ਹਾਂ ਵੀ ਇੱਕ ਵਾਰ

ਜਿੰਨੀ ਵਾਰ ਮਰਜ਼ੀ ਦੇਖੋ ਮਤਲਬ ਏਵੇਂ ਲੱਗਦਾ ਵੀ ਹਾਂ ਯਾਰ ਬਹੁਤ ਵਧੀਆ movie ਹੈ

ਨਾਮ ਵੀ ਕਿੰਨਾ ਅੱਛਾ ਹੈ ਦਾਣਾ ਪਾਣੀ ਮਤਲਬ ਜਿੱਥੇ ਜਿੱਥੇ ਦਾ ਹੈ ਉੱਥੀ ਉੱਥੀ ਬੰਦੇ ਨੇ ਚੁਗਣਾ ਪਹਿਲਾਂ

song ਸੁਣਿਆ ਹੋਣਾ

ਵੀ ਆਗੀ ਹੈ ਨਾ ਪੰਜਾਬੀ movie

ਹੈ ਕੋਈ ਜਿਆਦਾ ਤਰ ਇਹੀ ਚੱਲਦਾ ਵੀ ਕਿਸੇ ਨੂੰ ਕੁੱਟ ਮਾਰਦੋ

ਕਿੱਦਾਂ ਕਿੱਦਾਂ ਮਤਲਬ ਵੀ ਸ਼ੁਰੂ ਤੋਂ ਹੀ ਉਹਦੇ ਨਾਲ ਹੁੰਦੀ ਆਈ ਹੈ ਵਿਚਾਰੀ ਦੇ ਪਹਿਲਾਂ ਕੋਈ

ਹਾਂਜੀ ਇੱਦਾਂ ਹੀ ਬਣਨੀਆਂ ਚਾਹੀਦੀਆਂ ਤਾਂਹੀ ਕੁਛ ਸਿੱਖਣ ਨੂੰ ਮਿਲਦਾ ਵਧੀਆ

ਇੱਕ ਗੱਲ ਹੋਰ ਵੀ ਹੈ ਨਾ ਉਹ last ਦੇ ਵਿੱਚ ਉਹਨੂੰ ਮਿਲਣ ਆਉਂਦੇ ਨੇ ਉਹਨਾ ਨੂੰ ਆਪਣੀ story ਦੱਸ ਦੀ ਹੁੰਦੀ ਆ ਉਹ ਫ਼ੇਰ ਬਹੁਤ ਬਜੁਰਗ

ਉਸਤੋਂ ਬਾਅਦ ਵਿਚਾਰੀ ਆਪ ਵੀ ਅੱਖਾ

press reporter ਨੂੰ ਸੁਨਾਣੀ ਹੁੰਦੀ ਆ ਵੀ ਹਾਂ ਵੀ ਮੇਰੇ ਨਾਲ ਇੱਦਾਂ ਆਹ ਚੀਜ਼ ਹੋਈ ਆਹ ਮੇਰੇ ਤੇ ਬੀਤੀ

ਉਹ ਲੜਕੀ ਆਪਣੇ ਚਾਹ ਸਭ ਦੱਸਦੀ ਹੈ ਤੇ last ਦੇ ਵਿੱਚ ਜਦੋਂ ਹੈ ਤੇ ਉਹਦੀਆਂ ਮਿਚ ਜਾਂਦੀਆਂ ਨੇ ਬੜਾ ਮੈਨੂੰ

ਰਿਸ਼ਤਾ ਤੇ ਸਭ ਤੋਂ ਉੱਚਾ ਮੰਨਿਆ ਗਿਆ

ਝੁਠਲਾਇਆ ਵੀ ਨੀ ਜਾ ਸਕਦਾ ਵੀ ਹਾਂ ਆਪਾਂ ਕਹਿਏ

ਸਭ ਤੋਂ ਗੂੜ੍ਹਾ ਅਤੇ ਪਵਿੱਤਰ

ਮਾਂ ਧੀ ਰਿਸ਼ਤਾ or ਮੈਨੂੰ ਵੀ ਬਹੁਤ ਪਸੰਦ

ਵਧੀਆ ਲੱਗਦੀਆਂ ਨੇ ਕਿਉਂਕਿ ਆਪਾਂ ਨਾ family ਚ ਬੈਠ ਕੇ ਦੇਖ ਸਕਦੇ ਹਾਂ

ਮਤਲਬ ਮੇਰਾ experience ਬਹੁਤ ਵਧੀਆ ਰਿਹਾ ਇਸ movie ਨੂੰ ਦੇਖ ਕੇ ਮਤਲਬ ਜਿੰਨੀ ਮਰਜੀ ਵਾਰ ਦੇਖੋ ਇਸ movie ਨੂੰ ਇੱਦਾਂ ਲੱਗਦਾ ਹੀ ਨੀ ਹੈਗਾ

ਕਿਸੇ ਨੂੰ ਵੀ ਹਾਂ ਵੀ ਮਨ ਭਰਦਾ ਨਾ ਵੀ ਮੇਰੇ ਤਾਂ ਇੱਦਾਂ ਹੈ ਜੀ emotional movie ਦੇਖ ਕੇ ਮੈਨੂੰ ਨਾਲ ਦੀ ਨਾਲ ਰੋਣਾ ਆ ਜਾਂਦਾ ਦੇਖ ਦੇਖ

ਮਤਲਬ ਪਤਾ ਨੀ ਕੀ ਹਾਂਜੀ

acting acting ਤੋਂ ਵੀ ਨੀ ਲੱਗ ਰਿਹਾ ਵੀ real life ਚ ਹੈ ਇਹ

ਅਮ ਬਹੁਤ ਸਿੱਖਿਆ ਦਾਇਕ ਹੈ ਇੱਕ ਮਾਂ ਧੀ ਦੇ ਰਿਸ਼ਤੇ ਨੂੰ ਦਰਸਾਇਆ ਗਿਆ ਇਹਦੇ ਵਿੱਚ ਹਾਂ ਸਹੀ ਗੱਲ ਹੈ ਬਹੁਤ ਵਧੀਆ movie ਹੈ ਇੱਦਾਂ ਦੀ ਵਧੀਆ ਹੀ ਦੇਖਣੀਆਂ ਚਾਹੀਦੀਆਂ ਸਹੀ ਹੈ ਹੋਰ ਹੋਰ ਥੋਨੂੰ ਇਹਦੇ ਵਿੱਚ ਕੀ ਵਧੀਆ ਲੱਗਿਆ ਹੋਰ ਤੁਸੀਂ ਆਪਣਾ ਦੱਸੋ ਮੈਨੂੰ ਜਿੰਮੀ ਸ਼ੇਰਗਿੱਲ ਦੀ acting ਵੀ ਵਧੀਆ ਉਹਦੇ ਜਿਵੇਂ ਅਮ ਉਹਦਾ ਹੈ ਅੱਛਾ actor ਹੈ

ਜਿਹੜੇ ਉਹ ਵੀ ਬਹੁਤ ਵਧੀਆ ਮਤਲਬ ਕਰ ਰਹੇ ਸੀਗੇ ਸਾਰੇ ਹੀ

ਸਾਰੇ ਅਦਾਕਾਰਾਂ ਦੀ ਜੋ ਜੋ ਉਹਦੇ ਵਿੱਚ ਕੰਮ

ਘੁੱਗੀ ਉਹ ਵੀ ਮਤਲਬ ਬੜਾ ਹੈ ਤੇ ਚਾਹੇ funny

ਜਦੋਂ ਉਹ ਆਉਂਦਾ ਹੁੰਦਾ ਜਿੰਮੀ ਸ਼ੇਰਗਿੱਲ ਉਹੀ ਲੈਕੇ ਹੁੰਦਾ ਉਹ cycle ਤੇ ਬੈਠਾ ਕੇ ਹਨਾ ਜਦੋਂ ਉਹਨੂੰ

ਜੀ ਮੈਂ ਦੇ ਘਰ ਜਾਣਾ ਮੈਨੂੰ ਲੱਗਦਾ ਪਹਿਲਾਂ ਉਹਨੂੰ ਹੀ ਪਤਾ ਲੱਗਦਾ ਸਾਰਾ

ਤੁਸੀਂ ਇੱਥੀ ਖਾਣਾ ਪੀਣਾ ਰਹਿਣਾ ਕਿਉਂਕੀ ਉਹ ਵਿਆਹ ਕਰਕੇ ਆਪਣੇ ਘਰ ਨੀ ਲੈਕੇ ਜਾ ਸਕਦਾ direct

ਦੁਕਾਨ ਤੇ ਬਿਠਾਉਂਦਾ ਤੁਸੀਂ ਇੱਥੇ ਰਹੋ ਖਾਣਾ ਪੀਣਾ ਮੇਰੇ ਘਰੋਂ ਆਉਗਾ ਤੇ ਫ਼ੇਰ

ਲੇਕੇ ਆਉਂਦੀ ਹੁੰਦੀ ਹੈ ਵਿਚਾਰੀ ਬਹੁਤ

ਤੇ ਜਿਹੜੇ ਉਹਨਾ ਦੇ last ਵਿੱਚ mother ਹੁੰਨੇ ਆਂ ਉਹ ਵੀ ਕਿੰਨਾ emotionally ਮਤਲਬ ਇਹਨਾ ਕੋਲੋਂ ਨਹੀ ਜਾਣਾ

ਮੈਂ ਕੋਲ ਹੀ ਰਵਾਂ ਬੇਟੀ ਨੂੰ ਕੋਈ ਵੀ ਮਾਂ ਨਹੀ ਛੱਡਣਾ ਚਾਹੁੰਦੀ

ਵੀ ਮਤਲਬ ਪਹਿਲਾਂ ਵਾਲੇ time ਚ ਇਹ realty ਹੈ ਕੀ ਮਤਲਬ ਓਦੋਂ ਆਪਾਂ ਨੂੰ ਮੰਨਣਾ ਹੀ ਪੈਂਦਾ ਸੀਗਾ ਇੱਦਾਂ ਨੀ ਹੈਗਾ ਵੀ ਨਾ ਮਤਲਬ ਨਹੀਂ ਮਨ ਹੈਗਾ ਤਾਂ ਉਸ time ਮਤਲਬ ਇਹ ਸੀਗਾ marriage ਕਰਵਾਉਣੀ ਹੀ ਪੈਂਦੀ ਸੀ ਜੇ ਇੱਦਾਂ ਦਾ ਕੁਛ ਹੋ ਜਾਂਦਾ ਸੀਗਾ ਨਾ

ਤਰੀਕੇ ਦਾ ਵੀ movies ਬਣਾਈ ਹੋਈ ਆ ਇਹ

ਕੁੜੀਆਂ ਤੇ ਉੱਤੇ ਅੱਤਿਆਚਾਰ ਸੀ ਧੱਕਾ ਸੀ

ਦੁੱਜੇ ਪਾਸੇ ਧੱਕਾ ਹੀ ਸੀ ਇਕ ਮਾਂ ਨੂੰ ਧੀ ਨਾਲ

ਉਹ ਪਰ ਕਿਤੇ ਨਾ ਕਿਤੇ ਉਹ ਸਮਾਜ ਨਜ਼ਰਿਏ ਚ

marriage ਕਰਨੀ ਹੀ ਕਰਨੀ ਜੇ ਚਲੋ husband ਦੀ death

ਸਹਾਰੇ ਰਿਹ ਜਾਵੇ ਹਮ marriage ਕਰਨੀ ਹੀ ਕਰਨੀ

ਵੀ ਆਪਣਾ decision ਲੈਣ ਦਾ ਹੱਕ ਹੈਗਾ

ਦਾ ਸੀ ਉਸ movie ਦੇ ਵਿੱਚ ਉਹੀ realty ਦਿਖਾਈ ਗਈ ਹੈ ਵੀ ਪਹਿਲਾਂ ਬਹੁਤ ਔਰਤਾਂ ਤੇ ਮਤਲਬ ਔਰਤਾਂ

ਵੀ ਸਾਡੇ ਤੋਂ ਅਲੱਗ ਹੋਣ ਫੀ ਵੀ ਉਹਨੂੰ ਹੋਣਾ ਪੈਂਦਾ ਸੀ

ਉਹੀ ਤੇ ਹੈ ਹੁਣ ਉਹਦੇ ਨਾਨਕੇ ਫ਼ੇਰ ਬਹਾਨਾ ਲਾ ਕੇ ਬਚਾਰੀ ਨੂੰ ਛੱਡ ਕੇ ਗਏ ਵੀ ਨਾਨਕਿਆਂ ਦੇ ਘਰੇ ਵੀ ਨੀ ਭੇਜੀ ਉਹ ਵੀ

ਭੇਜਿਆ ਜਾਂਦਾ ਸੀ ਉਹਨੂੰ ਰੋਕ ਲਿਆ ਗਿਆ ਬੜਾ

ਛੋਟੀ ਜੀ ਬੱਚੀ ਨੇ ਵੀ ਜਿਹੜਾ starting ਚ ਨਿਭਾਇਆ roll according ਉਹ ਵੀ ਬਹੁਤ ਵਧੀਆ ਹੈ ਉਹਦਾ ਵੀ ਬਹੁਤ ਵਧੀਆ ਲੱਗਿਆ ਮੀਨੂੰ roll

ਕਿਉਂਕੀ ਪਹਿਲਾਂ ਤਾਂ ਛੋਟੀ ਬੱਚੀ ਹੀ roll ਕਰ ਰਹੀ ਹੈ ਸਿੰਮੀ ਚਹਿਲ ਦਾ

ਤੇ ਬੱਚੀ ਤੇ depend ਕਰਦਾ ਅਗਰ ਬੱਚੀ ਦੀ acting ਅੱਛੀ

ਵੀ ਬਹੁਤ ਅੱਛੀ ਨਿਕਲ ਕੇ ਆਈ ਵੀ ਏਨ ਅਮ role ਵੀ ਏਨ choose ਕਰੇ ਹੋਏ ਵੀ ਇਹਨਾ ਇਹਨਾ ਨੇ

ਮੈਨੂੰ ਤਾਂ ਇਹਦਾ ਵੀ ਬਹੁਤ ਸੋਹਣਾ ਲੱਗਿਆ ਉਹਦਾ ਹਾਂ ਇਹਦੇ ਵਿੱਚ ਗਾਣੇ ਬਹੁਤ ਸੋਹਣੇ ਆ ਗਾਣੇ ਨੇ ਮਤਲਬ ਅਹ ਉਹ ਕਿਹ ਨੀ ਦਿੰਦੇ ਇਹਦੇ ਵਿੱਚ ਉਹ ਗਾਣਾ ਕੱਚਾ ਅਮ ਕੰਧਾ ਕੱਚੀਆਂ ਨੇ

ਕੀ ਹੁੰਦਾ ਸੀ ਅਹ ਘਰਾਂ ਚ ਪਹਿਲਾਂ ਘਰ ਕੱਚੇ ਹੁੰਦੇ ਸੀ

ਦਿਖਾਇਆ ਗਿਆ ਵੀ ਕੱਚੇ ਘਰਾਂ ਨੂੰ ਪੱਕਾ ਉਹ ਲਿਪਿਆ ਜਾਂਦਾ ਇਹਦੇ ਤੇ ਬਣਾਏ ਗਏ ਆ ਉਹੀ ਪੁਰਾਣਾ culture ਦਿਖਾਇਆ ਗਿਆ

ਚਲਦਾ ਸੀ ਵੀ ਜਿਵੇਂ ਪੁਰਾਣੇ

ਦਿੱਤੇ ਜਾਂਦੇ ਛੋਟੇ ਬੱਚਿਆਂ ਦੇ ਵੀ ਉਹ ਸਾਰਾ ਕੁਛ ਮਤਲਬ ਉਹੀ realty ਇੱਕ ਵਾਰ ਦੁਬਾਰਾ ਫ਼ੇਰ ਸਾਹਮਣੇ ਆਗੀ ਹੈ ਦੇਖਣ ਲਈ

ਔਰਤਾਂ ਦੇ ਨਾਲ ਧੱਕਾ ਸੀ ਉਸ ਬਾਰੇ